ਸਾਡੇ ਮਾਣਯੋਗ ਰਾਸ਼ਟਰਪਤੀ ਜੀ ਵੀ ਪਿਛਲੇ ਦਿਨੀਂ ਇਸ 50 ਸਾਲ ਪਹਿਲਾਂ ਬਣੇ ਰੌਕ ਮੈਮੋਰੀਅਲ ਦਾ ਦੌਰਾ ਕਰਕੇ ਆਏ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਉਪ ਰਾਸ਼ਟਰਪਤੀ ਜੀ ਵੀ ਗੁਜਰਾਤ ਦੇ ਕੱਛ ਦੇ ਰਣ ਵਿੱਚ ਜਿੱਥੇ ਇੱਕ ਬਹੁਤ ਹੀ ਉੱਤਮ ਰਣਉਤਸਵ ਹੁੰਦਾ ਹੈ ਉਸ ਦੇ ਉਦਘਾਟਨ ਦੇ ਲਈ ਗਏ ਸਨ ਜਦੋਂ ਸਾਡੇ ਰਾਸ਼ਟਰਪਤੀ ਜੀ ਉਪ ਰਾਸ਼ਟਰਪਤੀ ਜੀ ਵੀ ਭਾਰਤ ਵਿੱਚ ਵੀ ਅਜਿਹੇ ਮਹੱਤਵਪੂਰਨ ਟੂਰਿਸਟ ਡੈਸਟੀਨੇਸ਼ਨ ਤੇ ਜਾ ਰਹੇ ਹਨ ਦੇਸ਼ਵਾਸੀਆਂ ਨੂੰ ਉਸ ਨਾਲ ਜ਼ਰੂਰ ਪ੍ਰੇਰਣਾ ਮਿਲਦੀ ਹੈ ਤੁਸੀਂ ਵੀ ਜ਼ਰੂਰ ਜਾਓ

ਮੇਰੇ ਪਿਆਰੇ ਦੇਸ਼ਵਾਸੀਓ ਕੀ ਅਸੀਂ ਸੰਕਲਪ ਕਰ ਸਕਦੇ ਹਾਂ ਕਿ 2022 ਨੂੰ ਆਜ਼ਾਦੀ ਦੇ 75 ਸਾਲ ਹੋ ਰਹੇ ਹਨ ਘੱਟ ਤੋਂ ਘੱਟ ਇਹ 23 ਸਾਲ ਅਸੀਂ ਸਥਾਨਕ ਉਤਪਾਦ ਖਰੀਦਣ ਦੇ ਧਾਰਨੀ ਬਣੀਏ ਭਾਰਤ ਵਿੱਚ ਬਣਿਆ ਸਾਡੇ ਦੇਸ਼ਵਾਸੀਆਂ ਦੇ ਹੱਥਾਂ ਨਾਲ ਬਣਿਆ ਸਾਡੇ ਦੇਸ਼ਵਾਸੀਆਂ ਦੀ ਜਿਸ ਵਿੱਚ ਪਸੀਨੇ ਦੀ ਮਹਿਕ ਹੋਵੇ ਅਜਿਹੀਆਂ ਚੀਜ਼ਾਂ ਨੂੰ ਅਸੀਂ ਖਰੀਦਣ ਦਾ ਅਨੁਰੋਧ ਕਰ ਸਕਦੇ ਹਾਂ ਕੀ ਮੈਂ ਲੰਬੇ ਸਮੇਂ ਲਈ ਨਹੀਂ ਕਹਿੰਦਾ ਸਿਰਫ 2022 ਤੱਕ ਆਜ਼ਾਦੀ ਦੇ 75 ਸਾਲ ਹੋਣ ਤੱਕ ਅਤੇ ਇਹ ਕੰਮ ਸਰਕਾਰੀ ਨਹੀਂ ਹੋਣਾ ਚਾਹੀਦਾ ਥਾਂਥਾਂ ਤੇ ਨੌਜਵਾਨ ਅੱਗੇ ਆਉਣ ਛੋਟੇਛੋਟੇ ਸੰਗਠਨ ਬਣਾਉਣ ਲੋਕਾਂ ਨੂੰ ਪ੍ਰੇਰਿਤ ਕਰਨ ਸਮਝਾਉਣ ਅਤੇ ਤੈਅ ਕਰਨ ਆਓ ਅਸੀਂ ਲੋਕਲ ਖਰੀਦਾਂਗੇ ਸਥਾਨਕ ਉਤਪਾਦਾਂ ਤੇ ਬਲ ਦਿਆਂਗੇ ਦੇਸ਼ਵਾਸੀਆਂ ਦੇ ਪਸੀਨੇ ਦੀ ਜਿਸ ਵਿੱਚ ਮਹਿਕ ਹੋਵੇ ਉਹ ਹੀ ਮੇਰੇ ਆਜ਼ਾਦ ਭਾਰਤ ਦਾ ਸੁਹਾਵਣਾ ਪਲ ਹੋਵੇ ਇਨ੍ਹਾਂ ਸੁਪਨਿਆਂ ਨੂੰ ਲੈ ਕੇ ਅਸੀਂ ਚੱਲੀਏ
ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਕਿ ਦੇਸ਼ ਦੇ ਨਾਗਰਿਕ ਆਤਮਨਿਰਭਰ ਬਣਨ ਅਤੇ ਸਨਮਾਨ ਦੇ ਨਾਲ ਆਪਣੀ ਜ਼ਿੰਦਗੀ ਗੁਜਾਰਨ ਮੈਂ ਇੱਕ ਅਜਿਹੀ ਪਹਿਲ ਦੀ ਚਰਚਾ ਕਰਨਾ ਚਾਹਾਂਗਾ ਜਿਸ ਨੇ ਮੇਰਾ ਧਿਆਨ ਖਿੱਚਿਆ ਅਤੇ ਉਹ ਪਹਿਲ ਹੈ ਜੰਮੂਕਸ਼ਮੀਰ ਅਤੇ ਲੱਦਾਖ ਦਾ ਹਿਮਾਇਤ ਪ੍ਰੋਗਰਾਮ ਹਿਮਾਇਤ ਦਰਅਸਲ ਸਕਿੱਲ ਡਿਵੈਲਪਮੈਂਟ ਅਤੇ ਰੋਜ਼ਗਾਰ ਨਾਲ ਜੁੜਿਆ ਹੈ ਇਸ ਵਿੱਚ 15 ਤੋਂ 35 ਸਾਲ ਤੱਕ ਦੇ ਕਿਸ਼ੋਰ ਅਤੇ ਨੌਜਵਾਨ ਸ਼ਾਮਿਲ ਹੁੰਦੇ ਹਨ ਇਹ ਜੰਮੂਕਸ਼ਮੀਰ ਦੇ ਉਹ ਲੋਕ ਹਨ ਜਿਨ੍ਹਾਂ ਦੀ ਪੜ੍ਹਾਈ ਕਿਸੇ ਕਾਰਣ ਪੂਰੀ ਨਹੀਂ ਹੋ ਸਕੀ ਜਿਨ੍ਹਾਂ ਨੂੰ ਵਿੱਚ ਹੀ ਸਕੂਲਕਾਲਜ ਛੱਡਣਾ ਪਿਆ
ਮੇਰੇ ਪਿਆਰੇ ਦੇਸ਼ਵਾਸੀਓ ਤੁਹਾਨੂੰ ਜਾਣ ਕੇ ਬਹੁਤ ਚੰਗਾ ਲਗੇਗਾ ਕਿ ਇਸ ਪ੍ਰੋਗਰਾਮ ਦੇ ਤਹਿਤ ਪਿਛਲੇ 2 ਸਾਲਾਂ ਵਿੱਚ 18 ਹਜ਼ਾਰ ਨੌਜਵਾਨਾਂ ਨੂੰ 77 ਵੱਖਵੱਖ ਟ੍ਰੇਡਾਂ ਵਿੱਚ ਸਿਖਲਾਈ ਦਿੱਤੀ ਗਈ ਹੈ ਇਨ੍ਹਾਂ ਵਿੱਚੋਂ ਲੱਗਭਗ 5 ਹਜ਼ਾਰ ਲੋਕ ਤਾਂ ਕਿਤੇ ਨਾ ਕਿਤੇ ਜੋਬ ਕਰ ਰਹੇ ਹਨ ਅਤੇ ਬਹੁਤ ਸਾਰੇ ਸਵੈਰੋਜ਼ਗਾਰ ਵੱਲ ਅੱਗੇ ਵਧੇ ਹਨ ਹਿਮਾਇਤ ਪ੍ਰੋਗਰਾਮ ਨਾਲ ਆਪਣਾ ਜੀਵਨ ਬਦਲਣ ਵਾਲੇ ਇਨ੍ਹਾਂ ਲੋਕਾਂ ਦੀਆਂ ਜੋ ਕਹਾਣੀਆਂ ਸੁਣਨ ਨੂੰ ਮਿਲੀਆਂ ਹਨ ਉਹ ਸਚਮੁੱਚ ਦਿਲ ਨੂੰ ਛੂਹ ਲੈਂਦੀਆਂ ਹਨ

ਮੇਰੇ ਪਿਆਰੇ ਦੇਸ਼ਵਾਸੀਓ 26 ਤਾਰੀਖ ਨੂੰ ਅਸੀਂ ਇਸ ਦਹਾਕੇ ਦਾ ਆਖਰੀ ਸੂਰਜ ਗ੍ਰਹਿਣ ਦੇਖਿਆ ਸ਼ਾਇਦ ਸੂਰਜ ਗ੍ਰਹਿਣ ਦੀ ਇਸ ਘਟਨਾ ਦੇ ਕਾਰਣ ਹੀ ਮਾਈਗੋਵ ਤੇ ਰਿਪੁਨ ਨੇ ਬਹੁਤ ਹੀ ਇੰਟਰੈਸਟਿੰਗ ਕਮੈਂਟ ਲਿਖਿਆ ਹੈ ਉਹ ਲਿਖਦੇ ਹਨ ਨਮਸਕਾਰ ਸਰ ਮੇਰਾ ਨਾਂ ਰਿਪੁਨ ਹੈ ਮੈਂ ਨੌਰਥ ਈਸਟ ਦਾ ਰਹਿਣ ਵਾਲਾ ਹਾਂ ਪਰ ਇਨ੍ਹੀਂ ਦਿਨੀਂ ਸਾਉਥ ਵਿੱਚ ਕੰਮ ਕਰਦਾ ਹਾਂ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੈਨੂੰ ਯਾਦ ਹੈ ਕਿ ਸਾਡੇ ਖੇਤਰ ਵਿੱਚ ਅਸਮਾਨ ਸਾਫ ਹੋਣ ਦੀ ਵਜ੍ਹਾ ਨਾਲ ਅਸੀਂ ਘੰਟਿਆਂ ਤੱਕ ਅਸਮਾਨ ਵਿੱਚ ਤਾਰਿਆਂ ਨੂੰ ਟਿਕਟਿਕੀ ਲਗਾ ਕੇ ਵੇਖਦੇ ਰਹਿੰਦੇ ਸੀ ਸਟਾਰ ਗੇਜ਼ਿੰਗ ਮੈਨੂੰ ਬਹੁਤ ਚੰਗਾ ਲੱਗਦਾ ਸੀ ਹੁਣ ਮੈਂ ਇੱਕ ਪ੍ਰੋਫੈਸ਼ਨਲ ਹਾਂ ਅਤੇ ਆਪਣੇ ਰੋਜ਼ਾਨਾ ਜੀਵਨ ਦੇ ਕਾਰਣ ਮੈਂ ਇਨ੍ਹਾਂ ਚੀਜ਼ਾਂ ਦੇ ਲਈ ਸਮਾਂ ਨਹੀਂ ਦੇ ਪਾ ਰਿਹਾ ਹਾਂ ਕੀ ਅਸੀਂ ਇਸ ਵਿਸ਼ੇ ਤੇ ਕੁਝ ਗੱਲ ਕਰ ਸਕਦੇ ਹਾਂ ਵਿਸ਼ੇਸ਼ ਰੂਪ ਵਿੱਚ ਐਸਟ੍ਰੋਨੋਮੀ ਨੂੰ ਨੌਜਵਾਨਾਂ ਵਿੱਚ ਕਿਵੇਂ ਪਾਪੂਲਰ ਕੀਤਾ ਜਾ ਸਕਦਾ ਹੈ
ਮੇਰੇ ਪਿਆਰੇ ਦੇਸ਼ਵਾਸੀਓ ਮੈਨੂੰ ਸੁਝਾਅ ਬਹੁਤ ਆਉਂਦੇ ਹਨ ਲੇਕਿਨ ਮੈਂ ਕਹਿ ਸਕਦਾ ਹਾਂ ਕਿ ਇਸ ਤਰ੍ਹਾਂ ਦਾ ਸੁਝਾਅ ਸ਼ਾਇਦ ਪਹਿਲੀ ਵਾਰੀ ਮੇਰੇ ਕੋਲ ਆਇਆ ਹੈ ਵੈਸੇ ਵਿਗਿਆਨ ਦੇ ਕਈ ਪਹਿਲੂਆਂ ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਦੇ ਅਨੁਰੋਧ ਤੇ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਪਰ ਇਹ ਵਿਸ਼ਾ ਤਾਂ ਅਣਛੋਹਿਆ ਹੀ ਰਿਹਾ ਸੀ ਅਤੇ ਹੁਣੇ 26 ਤਾਰੀਖ ਨੂੰ ਸੂਰਜ ਗ੍ਰਹਿਣ ਹੋਇਆ ਹੈ ਤਾਂ ਸ਼ਾਇਦ ਲੱਗਦਾ ਹੈ ਕਿ ਇਸ ਵਿਸ਼ੇ ਵਿੱਚ ਤੁਹਾਨੂੰ ਵੀ ਕੁਝ ਨਾ ਕੁਝ ਰੁਚੀ ਹੋਵੇਗੀ ਸਾਰੇ ਦੇਸ਼ਵਾਸੀਆਂ ਖ਼ਾਸ ਤੌਰ ਤੇ ਮੇਰੇ ਨੌਜਵਾਨ ਸਾਥੀਆਂ ਦੇ ਵਾਂਗ ਮੈਂ ਵੀ ਜਿਸ ਦਿਨ 26 ਤਾਰੀਖ ਨੂੰ ਸੂਰਜ ਗ੍ਰਹਿਣ ਸੀ ਤਾਂ ਦੇਸ਼ਵਾਸੀਆਂ ਦੀ ਤਰ੍ਹਾਂ ਮੈਨੂੰ ਵੀ ਅਤੇ ਜਿਵੇਂ ਮੇਰੀ ਨੌਜਵਾਨ ਪੀੜ੍ਹੀ ਦੇ ਮਨ ਵਿੱਚ ਜੋ ਉਤਸ਼ਾਹ ਸੀ ਉਹੀ ਮੇਰੇ ਮਨ ਵਿੱਚ ਵੀ ਸੀ ਅਤੇ ਮੈਂ ਵੀ ਸੂਰਜ ਗ੍ਰਹਿਣ ਵੇਖਣਾ ਚਾਹੁੰਦਾ ਸੀ ਲੇਕਿਨ ਅਫਸੋਸ ਦੀ ਗੱਲ ਇਹ ਰਹੀ ਕਿ ਉਸ ਦਿਨ ਦਿੱਲੀ ਵਿੱਚ ਅਸਮਾਨ ਚ ਬੱਦਲ ਛਾਏ ਹੋਏ ਸਨ ਅਤੇ ਮੈਂ ਉਹ ਅਨੰਦ ਤਾਂ ਨਹੀਂ ਲੈ ਪਾਇਆ ਹਾਲਾਂਕਿ ਟੀ

6 ਮੀਟਰ ਦੇਵਸਥੱਲ ਆਪਟੀਕਲ ਟੈਲੀਸਕੋਪ ਦਾ ਉਦਘਾਟਨ ਕੀਤਾ ਸੀ ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਕਿਹਾ ਜਾਂਦਾ ਹੈ ਇਸਰੋ ਦੇ ਕੋਲ ਐਸਟ੍ਰੋਸੈਟ ਨਾਂ ਦਾ ਇੱਕ ਐਸਟ੍ਰੋਨੋਮਿਕਲ ਸੈਟੇਲਾਈਟ ਹੈ ਸੂਰਜ ਦੇ ਬਾਰੇ ਰਿਸਰਚ ਕਰਨ ਲਈ ਇਸਰੋ ਆਦਿਤਯ ਨਾਂ ਦਾ ਦੂਸਰਾ ਸੈਟੇਲਾਈਟ ਵੀ ਲੌਂਚ ਕਰਨ ਵਾਲਾ ਹੈ ਖਗੋਲ ਵਿੱਦਿਆ ਬਾਰੇ ਭਾਵੇਂ ਸਾਡਾ ਪ੍ਰਾਚੀਨ ਗਿਆਨ ਹੋਵੇ ਜਾਂ ਆਧੁਨਿਕ ਪ੍ਰਾਪਤੀਆਂ ਸਾਨੂੰ ਇਨ੍ਹਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਤੇ ਮਾਣ ਕਰਨਾ ਚਾਹੀਦਾ ਹੈ ਅੱਜ ਸਾਡੇ ਨੌਜਵਾਨ ਵਿਗਿਆਨੀਆਂ ਵਿੱਚ ਨਾ ਸਿਰਫ ਆਪਣੇ ਵਿਗਿਆਨਕ ਇਤਿਹਾਸ ਨੂੰ ਜਾਨਣ ਦੀ ਲਲਕ ਵਿਖਾਈ ਦਿੰਦੀ ਹੈ ਸਗੋਂ ਉਹ ਐਸਟ੍ਰੋਨੋਮੀ ਦੇ ਭਵਿੱਖ ਨੂੰ ਲੈ ਕੇ ਵੀ ਇੱਕ ਮਜਬੂਤ ਇੱਛਾ ਸ਼ਕਤੀ ਰੱਖਦੇ ਹਨ
ਸਾਡੇ ਦੇਸ਼ ਦੇ ਪਲੈਨੇਟੇਰੀਅਮ ਨਾਈਟ ਸਕਾਈ ਨੂੰ ਸਮਝਣ ਦੇ ਨਾਲ ਸਟਾਰ ਗੇਜ਼ਿੰਗ ਨੂੰ ਸ਼ੌਂਕ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਵੀ ਮੋਟੀਵੇਟ ਕਰਦੇ ਹਨ ਕਈ ਲੋਕ ਐਮੇਚਿਓਰ ਟੈਲੀਸਕੋਪਸ ਨੂੰ ਛੱਤਾਂ ਜਾਂ ਬਾਲਕੋਨੀਜ਼ ਵਿੱਚ ਲਗਾਉਂਦੇ ਹਨ ਸਟਾਰ ਗੇਜ਼ਿੰਗ ਨਾਲ ਰੂਰਲ ਕੈਂਪਸ ਅਤੇ ਰੂਰਲ ਪਿਕਨਿਕ ਨੂੰ ਵੀ ਵਧਾਵਾ ਮਿਲ ਸਕਦੇ ਹੈ ਹੋਰ ਕਈ ਅਜਿਹੇ ਸਕੂਲਕਾਲੇਜਾਂ ਹਨ ਜੋ ਐਸਟ੍ਰੋਨੋਮੀ ਦੇ ਕਲੱਬ ਵੀ ਸਥਾਪਿਤ ਕਰਦੇ ਹਨ ਅਤੇ ਇਸ ਪ੍ਰਯੋਗ ਨੂੰ ਅੱਗੇ ਵੀ ਵਧਾਉਣਾ ਚਾਹੀਦਾ ਹੈ

ਮੇਰੇ ਪਿਆਰੇ ਦੇਸ਼ਵਾਸੀਓ 2019 ਦੀ ਇਹ ਆਖਰੀ ਮਨ ਕੀ ਬਾਤ ਹੈ 2020 ਵਿੱਚ ਅਸੀਂ ਫਿਰ ਮਿਲਾਂਗੇ ਨਵਾਂ ਸਾਲ ਨਵਾਂ ਦਹਾਕਾ ਨਵੇਂ ਸੰਕਲਪ ਨਵੀਂ ਊਰਜਾ ਨਵੀਂ ਉਮੰਗ ਨਵਾਂ ਉਤਸ਼ਾਹ ਆਓ ਤੁਰ ਪਈਏ ਸੰਕਲਪ ਦੀ ਪੂਰਤੀ ਦੇ ਲਈ ਸਮਰੱਥਾ ਜੁਟਾਉਂਦੇ ਚੱਲੀਏ ਦੂਰ ਤੱਕ ਚੱਲਣਾ ਹੈ ਬਹੁਤ ਕੁਝ ਕਰਨਾ ਹੈ ਦੇਸ਼ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣਾ ਹੈ 130 ਕਰੋੜ ਦੇਸ਼ਵਾਸੀਆਂ ਦੀ ਬਹਾਦਰੀ ਉੱਤੇ ਉਨ੍ਹਾਂ ਦੀ ਸਮਰੱਥਾ ਉੱਤੇ ਉਨ੍ਹਾਂ ਦੇ ਸੰਕਲਪ ਉੱਤੇ ਅਪਾਰ ਸ਼ਰਧਾ ਰੱਖਦੇ ਹੋਏ ਆਓ ਅਸੀਂ ਤੁਰ ਪਈਏ ਬਹੁਤਬਹੁਤ ਧੰਨਵਾਦ ਬਹੁਤਬਹੁਤ ਸ਼ੁਭਕਾਮਨਾਵਾਂ